ਆਰੇ ਨਾਲ ਦਫਾੜ੍ਹ ਕਰਨ ਦਾ ਹੁਕਮ ਦਿੱਤਾ ਦੁਨੀਆਂ ਦੇ ਇਤਿਹਾਸ ਵਿਚ ਭਾਈ ਸਾਹਿਬ ਦੀ ਬਹਾਦਰ ਸ਼ਹਾਦਤ

ਮਹਿਸੂਸ ਕੀਤਾ ਕੇ ਸਿੱਖ ਧਰਮ ਹੀ ਇਕ ਮਹਾਨ ਧਰਮ ਹੈ ਜੋ ਅਸਲੀ ਜੀਵਨ ਜਾਂਚ ਨਾਲ ਮਨੁੱਖ ਦੀ ਅੰਤਰ ਆਤਮਾ ਇੰਝ

ਹਾਂਜੀ ਜੀ ਜੀ ਇਕ ਓਂਕਾਰ ਸਤਿ ਗੁਰੂ ਪ੍ਰਸਾਦ ਗੁਰਦਵਾਰਾ ਚਰਨਕਮਲ ਕਮਲ ਸਾਹਿਬ ਅੱਡਾ ਪੁਰਾਣਾ ਭੱਠਾ ਸ਼ੇਰਸ਼ਾਹ ਸੂਰੀ ਮਾਰਗ ਸ੍ਰੀ ਗੋਵਿੰਦਵਲ ਸਾਹਿਬ ਰੋਡ ਪਿੰਡ ਕਲ੍ਹਾ ਤਰਨਤਾਰਨ ਜਥੇਦਾਰ ਹਰਭੇਰ ਸਿੰਘ mobile number nine nine double eight four seven three two nine eight ਭਾਈ ਦਯਾਲਾ ਜੀ ਦਾ ਇਤਿਹਾਸ ਮੈ ਬੜੀ ਮੇਹਨਤ ਤੇ ਖੋਜ ਕਰਕੇ ਭਾਈ ਦਯਾਲਾ ਜੀ ਸ਼ਹੀਦੀ ਬਾਰੇ ਸਹੀ ਹਾਲਤ ਦਸਿਆ ਦਰਯਾਪਤ ਕਰਨ ਮਗਰੋਂ ਇਸ ਇਤਿਹਾਸ ਵਿਚ ਤਿਝ ਮਝਬੁਨ ਲਿਖਿਆ ਹੈ।

ਕੁਝ ਦੀ ਮਰ

ਸਾਲ ਦੀ ਉਮਰ ਵਿਚ ਭੋਗ ਸਵਾਰਦਾਸ ਹੋਏ ਸਨ ਤੇ ਨਾਮ ਦੇ ਦਾਸ ਨੂੰ ਇਸ ਤਰ੍ਹਾਂ ਦਸਿਆ ਸੁਥਾ ਕਲੇ ਆਬਾਦ ਹਨ ਖਾਸ ਕਿਲੇ ਵਿਚ ਭਾਈ ਲਾਲ ਚੰਦ ਮੋਤੀ ਕਾਨਚੋਜ ਦੇ ਘਰ ਮਾਤਾ ਝਿਣਕਾ ਦੀ ਕੁੱਖ ਦੀ ਕੁੱਖੋਂ ਭਾਈ ਦਯਾਲ ਜੀ ਦਾ ਜਨਮ ਹੋਇਆ ਸੀ ਕੁਲ ਵਿਚ ਲਾਲ ਚੰਦ ਦੀ ਮਾਲਕੀਅਤ ਕਾਫੀ ਵੱਡੀ ਸੀ ਜਿਸ ਵਿਚ ਇਹ ਸਿਪਾਹੀ ਦਾ ਕੰਮ ਕਰਦਾ ਸੀ ਭਾਈ ਦਯਾਲਾ ਜੀ ਗੁਰੂ ਘਰ ਸੀ ਸੇਵਾ ਵਿਚ ਭਾਈ ਦਯਾਲ ਜੀ ਪਿਤਾ ਦੀ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰੁਗਦੀ ਤੇ ਸੇਵਾ ਭਾਵ ਸਿੱਖ ਮਝ ਗਏ ਹਾਂਜੀ ਜੀ ਉਸ ਵਕਤ ਗੁਰੂਗੱਦੀ ਤੇ ਨੌਵੇਂ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਥ ਸ਼ਸ਼ਾ ਪਿਤ ਸਨ ਆਪ ਜੀ ਬੋਹੋਤ ਗਰੂ ਜੀ ਦੇ ਹਜ਼ੂਰ ਹੀ ਰਿਹਾ ਕਰਦੇ ਜਿਸ ਕਰਕੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਆਪ ਜੀ ਨਾਲ ਅਥਾਹ ਪ੍ਰੇਮ ਸੀ ਭਾਈ ਦਯਾਲਾ ਜੀ ਗੁਰੂ ਜੀ ਨਾਲ ਦਿਲੀ ਵਿਚ ਜਿਸ ਵਕਤ ਔਰੰਗਜੇਬ ਦੇ ਜ਼ੁਲਮ ਦਾ ਪਿਆਲਾ ਭਰਪੂਰ ਹੋ ਗਿਆ ਤਾ ਇਸ ਅਤਿਆਚਾਰ ਨੂੰ ਭਾਰਤ ਵਿੱਚੋ ਖ਼ਤਮ ਕਰਨ ਖਾਤਿਰ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਆਪਣਾ ਸੀਸ਼ ਬਲੀਦਾਨ ਕਰਨ ਵਾਸਤੇ sixteen seventy-five ਈਸਵੀ ਵਿਚ ਦਿੱਲੀ ਜਾਣ ਲਈ ਤਿਆਰ ਕੀਤੇ ਤਾ ਓਹਨਾ ਪੰਜ ਸਿੱਖਾਂ ਵਿਚ ਜਿਨ੍ਹਾਂ ਨੂੰ ਗੁਰੂ ਜੀ ਨੇ ਆਪਣੇਪਨ ਨਾਲ ਆਪਣੇ ਨਾਲ ਦਿਲੀ ਲੈ ਜਾਣ ਵਾਸਤੇ ਨੀਯਤ ਕੀਤਾ ਸੀ। ਸ਼ਾਮਿਲ ਹੋ ਕੇ ਦਿਲੀ ਤੇ ਔਰੰਗਜੇਬ ਚ ਹੁੰਦਾ ਸੀ ਜੋ ਸ਼੍ਰੀ ਗੁਰੂ ਤੇਗ਼ ਬਹਾਦਰ ਦੀਨ ਇਸਲਾਮ ਕਬੂਲ ਕਰ ਲੈਣ ਤਾ ਸਾਰਾ ਹਿੰਦੁਸਤਾਨ ਹੀਂ ਮੁਸਲਮਾਨ ਹੋ ਸਕਦਾ ਹੈ ਉਸ ਨੇ ਇਸ ਕਰਕੇ ਗੁਰੂ ਜੀ ਨੂੰ ਦਿਲੀ ਬੁਲਾਇਆ ਜਿਸ ਵਕਤ ਭਾਈ ਦਯਾਲ ਜੀ ਦੇ ਸਾਹਮਣੇ ਗੁਰੂ ਜੀ ਨੇ ਭਾਈ ਮਤੀ ਦਾਸ ਨੂੰ ਔਰੰਗਜੇਬ ਨੂੰ ਨੇ ਸਾਰੇ ਚਿਰਾਂ ਸ਼ਹੀਦ ਕਰ ਦਿੱਤਾ ਤਾ ਭਾਈ ਦਯਾਲ ਜੀ ਨੇ ਤੇਰੇ ਉਤੇ ਵੀ ਸ਼ਹਿਰ ਦੀ ਪਤਾ ਲੱਗ ਪਤੇ ਲਗਾਉਣ ਨੂੰ ਤਿਆਰ ਹੈ ਤੈਨੂੰ ਇਸਲਾਮ ਮੰਜੂਰ ਹੈ ਯਾ ਨਹੀਂ ਔਰੰਗਜੇਬ, ਔਰੰਗਜੇਬ ਦ੍ਯਾਲੇ ਨੂੰ ਆਖਦਾ ਤੇਰੇ ਨੱਬੇ ਦੀ ਬਾਤ ਸੁਣਾ ਦੇਵਾ। ਛੱਡ ਪਰ ਤੂੰ ਦੀਨ ਕਬੂਲ ਕਰ ਲੈ ਤੂੰ ਨੇਕੀ ਦੀ ਗੱਲ ਸਮਝਾ ਤੇ ਸਜਾ ਪਰ ਜੋ ਪੜ੍ਹੇ ਕਲਮਾ ਤਾ ਤੈਨੂੰ ਬਚਾ ਦਵਾ ਸਿੱਖੀ ਵਿੱਚੋ ਕਿ ਸਿਟਣਾ ਸੋਚ ਤਾ ਸਹੀ ਸਚੇ ਦੀਨ ਦੀ ਸਾਂਝ ਬਣਾ ਦਵਾ ਭਾਈ ਦ੍ਯਾਲੀ ਭਾਈ ਦਯਾਲ ਜੀ ਅੱਗੇ ਕਿਹਾ ਦਯਾਲ ਨੇ ਸੁਣੋ ਸ਼ਾਹੀ ਜਿੱਦ ਸਿੱਖੀ ਤੋਂ ਘੋਲ ਘੁਮਾਵਾਂਗਾ ਮੈਂ ਰੋਮ ਰੋਮ ਅੰਦਰ ਗੁਰੂ ਨਾਨਕ ਰਚਿਆ ਰਚਿਆ ਡਰ ਕੇ ਮੌਤ ਤੋਂ ਨਹੀਂ ਘਬਰਾਵਾਂਗਾ ਮੈਂ ਮੈਨੂੰ ਦੀਨ ਇਸਲਾਮ ਮੰਜੂਰ ਨਹੀਂ ਗੁਰੂ ਨਾਨਕ ਨਾਨਕ ਗੁਰੂ ਸਿੱਖ ਸਦਾਵਾਂਗਾ ਮੈਂ ਤੇਰੇ ਫਤਹਿ ਦਾ ਖੋਹ ਨਾ ਮੋਲ ਮੈਨੂੰ ਸੀਸ ਸਿੱਖੀ ਦੇ ਨਾਮ ਤੇ ਲਾਵਾਂਗਾ ਮੈਂ ਭਾਈ ਜੀ ਨੇ ਸੁਖਮੁਖੀ ਇਸ ਕਦਰ ਕੜ੍ਹਾ ਕੜ੍ਹਕਾ ਜਬਾਬ ਸੁਨ ਕੇ ਔਰੰਗਜੇਬ ਅਤੇ ਕਾਜੀ ਮੁਫਤੀ ਮਿਤੀ ਗੁੱਸੇ ਵਿਚ ਆ ਗਏ ਔਰੰਗਜੇਬ ਨੇ ਫਿਰ ਭਾਈ ਜੀ ਨੂੰ ਧਮਕੀਆ ਦੇ ਕੇ ਆਖਿਆ ਤੇਰੇ ਸਾਹਮਣੇ ਮਤੀ ਦਾਸ ਨੂੰ ਅਤਿਅੰਤ ਕਸ਼ਟ ਦੇ ਕੇ ਆਰੇ ਨਾਲ ਚੀਰ ਕੇ ਦਫਾੜ੍ਹ ਕਰ ਦਿੱਤਾ ਗਿਆ ਹੈ ਮੁਸਲਮਾਨਾਂ ਨੇ ਸੁਲ ਖੁਦਾ ਅੱਗੇ ਸਿਫਾਰਿਸ਼ ਕਰਕੇ ਦਹਿਸ਼ਤ ਵਿਚ ਦਾਖਲਾ ਕਰਵਾ ਦੇਵਾਂਗੇ ਫਿਰ ਦਹਿਸ਼ਤ ਦੇ ਸੁਖ ਛੱਡ ਕੇ ਸਚੇ ਧਰਮ ਪਿੱਛੇ ਲੱਗ ਐਵੇ ਜਾਨ ਗਵਾ ਲੈਣੀ ਕਿ ਵਿਦ ਨਹੀਂ ਹੋਊ ਔਰੰਗਜੇਬ ਦੇ ਮੌਤ ਧਮਕੀਆਂ ਮੌਤ ਦਾ ਡਰਾਵਾ ਅਤੇ ਲਾਲਚ ਭਰੀਆਂ ਬਾਤਾਂ ਸੁਣ ਕੇ ਸਿਧਗੀ ਭਾਈ ਦਯਾਲਾ ਜੀ ਨੇ ਜਵਾਬ ਦਿੱਤਾ ਸ਼ਾਹਾਂ ਜਿਹੜਾ ਤੂੰ ਮੈਨੂੰ ਮੌਤ ਦਾ ਡਰ ਦੱਸਦਾ ਹੈ ਗੁਰੂ ਕੇ ਸਿੱਖ ਵਾਸਤੇ ਤਾ ਇਹ ਮਾਮੂਲੀ ਚੀਜ਼ ਹੈ ਇਤਨਾ ਹੀ ਸਮਝਦਾ ਹੈ ਜੈਸਾ ਕੇ ਕੋਈ ਆਦਮੀ ਜਾਗਦਾ ਸੋ ਜਾਵੇ ਤੇ ਗੂੜੀ ਨੀਂਦ ਦਾ ਆਨੰਦ ਭੋਗ ਦੂਸਰਾ ਰਿਹਾ ਦੂਸਰਾ ਰਿਹਾ ਸਵਾਲ ਇਸਲਾਮ ਅਤੇ ਗੁਰੂ ਜੀ ਦੀ ਸਿੱਖੀ ਦਾ ਇਸ ਬਾਬਤ ਮੈਂ ਪਹਿਲਾ ਹੀ ਤਾ ਕਹਿ ਚੁਕਾ ਹੈ ਕਿ ਸਿੱਖੀ ਮੇਰੇ ਮੇਰੋ ਕੋਸੋਆ ਸਵਾਸਾਂ ਨਾਲ ਨਿਭੇਗੀ ਕਿਉਕਿ ਗੁਰੂ ਜੀ ਦੀ ਸਿੱਖੀ ਤੋਂ ਵੱਡੀ ਆਨੰਦਦਾਇਕ ਵਸਤੂ ਮੈਨੂੰ ਸੰਸਾਰਭਰ ਦੂਸਰੀ ਕੋਈ ਨਜ਼ਰ ਨਹੀਂ ਆਉਂਦੀ ਤੇਰੇ ਬਹਿਸ ਤੇ ਸੁੱਖਾ ਨੂੰ ਸਿੱਖੀ ਉਪਰ ਵਾਰਦਾ ਹੈ ਜਿਸ ਕਰਕੇ ਮੈਨੂੰ ਇਸਲਾਮ ਮੰਜੂਰ ਵਰਜੀ ਅਤੇ ਜਿਹੜਾ ਤੂੰ ਕਹਿੰਦਾ ਹੈ ਕੇ ਮੁਸਲਮਾਨਾਂ ਦੇ ਅਸੂਲ ਖੁਦਾ ਅੱਗੇ ਸਿਫਾਰਿਸ਼ ਕਰਾਂਗਾ ਇਹ ਬਿਲਕੁਲ ਝੂਠ ਅਤੇ ਤੇਰੇ ਖੁਦਾ ਅਸੂਲ ਦੇ ਹੁਕਮ ਦੇ ਉਲਟ ਹੈ

ਧੰਨਵਾਦ ਜੀ ਧੰਨਵਾਦ ਸਤਿ ਸ੍ਰੀ ਅਕਾਲ, ਮੈਂ ਗੋਗੀ ਤੁਹਾਡੇ ਨਾਲ ਗੱਲ ਸਾਂਝੀ ਕਰਨ ਲੱਗਿਆ। ਸਤਿ ਸ੍ਰੀ ਅਕਾਲ ਜੀ ਮੈਂ ਚਿੰਟੂ, ਤੁਹਾਡੇ ਨਾਲ ਕੁੱਝ ਗੱਲ share ਕਰਨ ਲੱਗਿਆ ਸੀ। ਉੱਖਲ, ਲੱਕੜੀ ਦੀ ਇੱਕ, ਡੌਂਗੀਸਹਿ, ਪਿੰਡਾਂ ਵਿੱਚ ਲੋਕ ਲਾਲ ਮਿਰਚਾਂ ਗੁੱਡਣ ਲਈ ਉੱਖਲ ਦੀ ਵਰਤੋਂ ਕਰਦੇ ਹਨ। ਮੂਰਖ, ਸੋਚ ਸਮਝ ਕੇ ਗੱਲ ਕਰਿਆ ਕਰ, ਉੱਖਲ ਵਾਂਗ ਨਹੀਂ। ਉੱਚਾ- ਚਿਮਟਾ ਅੱਜ ਕੱਲ੍ਹ ਰਸੋਈ ਵਿੱਚ ਉੱਚੇ ਦੀ ਵਰਤੋਂ ਘੱਟ ਗਈ ਹੈ। ਉੱਚਾ ਸਥਾਨ- ਵੈਸ਼ਨੋ ਦੇਵੀ ਦਾ ਮੰਦਿਰ ਉੱਚੇ ਸਥਾਨ ਉੱਤੇ ਸਥਿਤ ਹੈ। ਕੱਦ ਵਿਚ ਉੱਚਾ ਹੋਣਾ-

ਨਾਈ ਹਮੇਸ਼ਾ ਆਪਣੇ ਉੱਚੇ ਨੂੰ ਸਾਫ ਕਰਕੇ ਰੱਖਦਾ ਹੇ। ਉੱਠ ਖੜ੍ਹਾ ਹੋਣਾ- ਕੁਰਸੀ ਤੋਂ ਉੱਠੋ ਅਤੇ ਆਪਣੇ ਕੰਮ ਤੇ ਜਾਉ। ਬੱਦਲ ਦਾ ਚੜ੍ਹਨਾ- ਅਕਾਸ਼ ਵਿੱਚ ਪੱਛਮ ਵੱਲੋਂ ਕਾਲੇ ਬੱਦਲ ਉੱਠ ਰਹੇ ਹਨ। ਜਾਗਣਾ- ਸਵੇਰੇ ਜਲਦੀ ਉੱਠ ਕੇ ਸੈਰ ਕਰਨ ਨਾਲ ਸਿਹਤ ਠੀਕ ਰਹਿੰਦੀ ਹੈ। ਪੈਦਾ ਹੋਣਾ- ਮੇਰੇ ਮਨ ਵਿੱਚ ਕਈ ਤਰ੍ਹਾਂ ਦੇ ਬੁਰੇ ਖਿਆਲ ਉੱਠ ਰਹੇ ਹਨ। ਉੱਠਾ- ਚੁੱਕਣਾ - ਪਾਣੀ ਦੀ ਭਰੀ ਬਾਲਟੀ ਨਾ ਉ੍ੱਠਾ। ਤੇਰੇ ਲੱਕ ਵਿੱਚ ਦਰਦ ਹੋਵੇਗੀ। ਸਰੀਰ ਦੇ ਅੰਗਾਂ ਵਿੱਚ ਉੱਠਾ- ਮੇਰੀ ਬਾਂਹ ਦੇ ਉੱਠੇ ਵਿੱਚ ਪੀੜ ਤਾਂ ਨਹੀਂ, ਪਰ ਮੈਨੂੰ ਚੰਗਾ ਨਹੀਂ ਲੱਗ ਰਿਹਾ। ਅਗਵਾਹ ਕਰਨਾ- ਉਸਨੇ ਅਮੀਰ ਬਣਨ ਲਈ ਨੇਤਾ ਦੀ ਕੁੜੀ ਨੂੰ ਉੱਠਵਾ ਲਿਆ। ਸੁਹਜ ਰੰਗ ਰੂਪ ਦਾ ਉੱਠਣਾ- ਇਸ ਸੋਹਣੇ ਸੂਟ ਨੇ ਤੇਰੇ ਰੰਗ ਰੂਪ ਵਿੱਚ ਉੱਠਾ ਲੈ ਆਉਂਦੀ ਹੈ। ਉੱਤਰ- ਪਾਣੀ ਦਾ ਕੱਢਣਾ- ਹੜ੍ਹ ਦਾ ਪਾਣੀ ਪਿੰਡ ਵਿੱਚੋਂ ਉੱਤਰਨਾ ਸ਼ੁਰੂ ਹੋ ਗਿਆ ਹੈ। ਉੱਪਰਲੀ ਜਗ੍ਹਾਂ ਤੋਂ ਉੱਤਰਨਾ - ਪਹਾੜੀ ਤੋਂ ਉੱਤਰਦਿਆਂ ਉਸਦਾ ਪੈਰ ਫਿਸਲ ਗਿਆ। ਹੱਡੀ ਦਾ ਆਪਣੀ ਜਗ੍ਹਾ ਤੋਂ ਉੱਤਰਨਾ- ਰੱਬ ਦਾ ਸ਼ੁਕਰ ਕਰ, ਗਿੱਟੇ ਦੀ ਹੱਡੀ ਟੁੱਟੀ ਨਹੀਂ, ਸਿਰਫ ਉੱਤਰੀ ਹੈ। ਉੱਤਰ- ਉੱਤਰ ਦਿਸ਼ਾ ਵਿੱਚ ਮੇਰੇ ਘਰ ਦਾ ਦਰਵਾਜ਼ਾ ਉੱਤਰ ਵੱਲ ਖੁੱਲ੍ਹਦਾ ਹੈ। ਪ੍ਰਸ਼ਨ ਦਾ ਉੱਤਰ, ਮੈਨੂੰ ਇਸ ਪ੍ਰਸ਼ਨ ਦਾ ਉੱਤਰ ਨਹੀਂ ਸਮਝ ਰਿਹਾ। ਉਤਾਰ

ਉਲਟੀ ਕਰਨ ਤੋਂ ਬਾਅਦ ਉਹ ਠੀਕ ਮਹਿਸੂਸ ਕਰ ਰਿਹਾ ਹੈ। ਪੁੱਠੀ- ਮੇਰੀ ਹਰ ਗੱਲ ਨੂੰ ਉਲਟੀ ਲੈ ਲੈਣਾ ਤੁਹਾਡਾ ਸੁਭਾਅ ਬਣ ਗਿਆ ਹੈ।

ਇੱਕ ਪੰਛੀ- ਉੱਲੂ ਦੀ ਆਵਾਜ਼ਾਂ ਰਾਤ ਨੂੰ ਹੀ ਸੁਣਾਈ ਦਿੰਦੀਆਂ ਹਨ। ਮੂਰਖ- ਬੇਈਮਾਨ ਹੋਣ ਨਾਲੋਂ ਉੱਲੂ ਹੋਣ ਸਹੀ ਹੈ। ਅੱਕ- ਬੂਟੇ ਦਾ ਨਾਂ- ਅੱਕ ਦੇ ਬੂਟੇ ਦੀ ਉੱਚਾਈ ਜ਼ਿਆਦਾ ਨਹੀਂ ਹੁੰਦੀ। ਤੰਗ ਹੋਣਾ- ਇਸ loud speaker ਦੀ ਆਵਾਜ਼ ਸੁਣ-ਸੁਣ ਕੇ ਮੈਂ ਅੱਕ ਗਿਆ ਹਾਂ। ਬੋਰੀਅਤ ਕਰ ਥੱਕਣਾ,

ਮੇਰੇ ਦੋਸਤ ਨੂੰ ਮੇਰੇ ਹਮੇਸ਼ਾ ਅੰਗ ਸੰਗ ਰਹੀ। ਅੰਕ- ਗੁਰੂ ਗ੍ਰੰਥ ਸਾਹਿਬ ਦੇ ਅੰਗ ਹੁਣ ਕਮਜ਼ੋਰ ਹੋ ਗਏ ਹਨ। ਅੱਗਾ- ਅਗਲਾ ਹਿੱਸਾ- ਤੇਰੇ ਸਰੀਰ ਦਾ ਅੱਗਾ ਤਾਂ ਸੁੰਦਰ ਹੈ, ਪਰ ਪਿੱਛੋਂ ਬੇਡੌਲ ਹੈ। ਮਰਨ ਤੋਂ ਬਾਅਦ ਪ੍ਰਲੋਕ- ਉਝਲ ਸਿਮਰਨ ਕਰ ਜੇ ਤੂੰ ਆਪਣੇ ਅੱਗਾ ਸੰਵਾਰਨਾ ਚਾਹੁੰਦਾ ਹੈ। ਮੌਤ ਦਾ ਦਿਨ- ਮੈਨੂੰ ਆਪਣੇ ਅੱਗਾ ਨਜ਼ਦੀਕ ਵਿਖਾਈ ਦਿੰਦਾ ਹੇ। ਮੌਕਾ- ਅੱਗੇ ਪਿੱਛੇ ਵੇਖ ਕੇ ਗੱਲ ਕਰਨ ਦੀ ਆਦਤ ਪਾਉ। ਆਉਣ ਵਾਲਾ ਸਮੇਂ ਮੇਰੇ ਘਰ ਤਾਂ ਕੁੜੀਆਂ ਹੀ ਹਨ, ਸਮਝ ਨਹੀਂ ਆਉਂਦਾ ਅੱਗਾ ਕਿਵੇਂ ਬਤੀਤ ਹੋਵੇਗਾ। ਅੰਬ- ਫਲ- ਅੰਬ ਫਲਾਂ ਦਾ ਰਾਜਾ ਹੈ। ਥਕਾਵਟ ਨਾਲ ਚੂਰ ਹੋਣਾ- ਸਾਰਾ ਦਿਨ ਨੱਸ ਭੱਜ ਕਰਨ ਕਰਕੇ ਹੁਣ ਮੈਂ ਅੰਬ ਗਿਆ ਹਾਂ। ਅਰਕ- ਪਸੀਨਾ ਇਸ ਪਹਾੜ ਦੀ ਚੜ੍ਹਾਈ ਨੇ ਮੇਰਾ ਤਾਂ ਅਰਕ ਹੀ ਕੱਢ ਦਿੱਤਾ ਹੈ। ਇੱਕ ਦਵਾਈ- ਇਹ ਅਰਕ ਪੀਣ ਨਾਲੋਂ ਤਾਂ ਚੰਗਾ ਹੈ ਤੂੰ ਡਾਕਟਰ ਕੋਲ ਜਾ, ਕਹਾਣੀ ਦਾ ਇੱਕ ਹਿੱਸਾ। ਅਰਕ ਉੱਪਰ ਨਿਕਲੀ ਫੌੜੇ ਨੇ ਮੇਰੀ ਜਾਨ ਹੀ ਕੱਢ ਦਿੱਤੀ ਹੈ। ਆਕੜ- ਘੁਮੰਡ- ਮੈਨੂੰ ਇਹ ਸਮਝ ਨਹੀਂ ਆਉਂਦੀ, ਤੈਨੂੰ ਆਕੜ ਕਿਸ ਗੱਲ ਦੀ ਹੈ। ਅੰਗ ਕਠੋਰ ਹੋਣਾ- ਸਰਦੀਆਂ ਵਿੱਚ ਸਵੇਰੇ ਮੇਰੇ ਅੰਗ ਕੁੱਝ ਦੇਰ ਲਈ ਆਕੜ ਜਾਂਦੇ ਹਨ। ਲੜ੍ਹਨ ਲਈ ਤਿਆਰ ਹੋਣਾ- ਆਰਾਮ ਨਾਲ ਬੈਠ, ਆਕੜ ਨਾ, ਨਹੀਂ ਤਾਂ ਮੈਂ ਸਿੱਧਾ ਕਰ ਦੇਵਾਂਗਾ। ਆਨਾ ਸਿੱਕਾ- ਹੁਣ ਤਾਂ ਆਨਾ ਨਹੀਂ ਚਾਹੀਦਾ, ਰੁਪਏ ਦੀ ਗੱਲ ਕਰ। ਧੇਲਾ- ਉਸਨੇ ਆਨੇ ਦੇ ਨੁਕਸਾਨ ਦੀ ਉਸਦੀ ਸ਼ਾਦੀ ਨਹੀਂ ਹੋਣ ਦਿੱਤੀ। ਇਕੱਲੀ- ਇੱਕ ਇੱਕ- ਇਕੱਲੇ ਇਕੱਲੇ ਕਰਕੇ ਆਉ, ਮੈਨੂੰ ਮੁਸ਼ਕਿਲ ਹੋ ਰਹੀ ਹੈ। ਕਿਸੇ ਦਾ ਸਾਥ ਨਾ ਮਿਲਣਾ- ਇਕੱਲੇ ਰਹਿਣ ਨਾਲ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੰਗ- ਸਾਥ- ਤੇਰੇ ਸੰਗ ਕਾਰਨ ਮੇਰੀ ਬੜੀ ਬਦਨਾਮੀ ਹੋਈ ਹੈ। ਸ਼ਰਮ- ਮਿਹਨਤ ਕਰਨ ਵਿੱਚ ਕੋਈ ਸੰਗ ਨਹੀਂ। ਪੱਥਰ ਦੀ ਕਿਸਮ- ਉਸਨੇ ਆਪਣੇ ਘਰ ਦੇ ਫਰਸ਼ ਸੰਗਮਰਮਰ ਨਾਲ ਬਣਵਾਏ ਹਨ। ਸੱਟ- ਚੋਟ- ਮੇਰੇ ਪੈਰ ਦੀ ਸੱਟ ਦਾ ਨਾਸੂਰ ਬਣ ਗਿਆ ਹੈ । ਸੁੱਟਣਾ -ਜਲਦੀ ਕਰ ਇਹ ਬੰਬ ਹੈ, ਸੁੱਟ ਦੇ। ਦੁੱਖ - ਪੁੱਤਰ ਦੀ ਮੌਤ ਦੀ ਸੱਟ ਨੇ ਉਸਨੂੰ ਉਮਰ ਤੋਂ ਪਹਿਲਾਂ ਹੀ ਬੁੱਢਾ ਕਰ ਦਿੱਤਾ ਹੈ। ਤੱਤ ਤੰਗ ਹੋਣਾ- ਮੈਂ ਤਾ ਤੇਰੇ ਕੋਲੋਂ ਤੱਤ ਗਿਆ ਹਾਂ, ਤੂੰ ਆਪਣਾ ਸੁਭਾਅ ਬਦਲ। ਸੱਚੀ- ਇਹ ਮੱਤ ਹੈ ਉਹ ਇੱਕ ਧੋਖੇਬਾਜ਼ ਹੈ। ਨਿਚੋੜ- ਬਦਾਮਾਂ ਦੇ ਤੱਤ ਦੀ ਮਾਸ਼ੀਲ ਦਿਮਾਗ ਤੇਜ਼ ਕਰਦੀ ਹੈ। ਤਾਕਤ- ਹੁਣ ਮੇਰੇ ਵਿੱਚ ਐਨੀ ਤੱਤ ਨਹੀਂ ਕਿ ਮੈਂ ਹੇਮਕੁੱੰਟ ਸਾਹਿਬ ਦੀ ਯਾਤਰਾ ਕਰ ਸਕਾਂ। ਸਰ- ਜਿੱਤਣਾ- ਇਹ ਲੜਾਈ ਸਰ ਕਰਨੀ ਮੇਰੇ ਲਈ ਬਹੁਤ ਜ਼ਰੂਰੀ ਹੈ। ਕੰਮ ਦਾ ਹੋਣਾ- ਮੇਰਾ ਕੰਮ ਸਰ ਜਾਵੇਗਾ, ਤੁਸੀਂ ਜਾ ਸਕਦੇ ਹੋ। ਤਾਂਸ ਦੀ ਸਰ- ਹਰ ਬੰਦਾ ਦੋ ਦੋ ਸਰ ਬਣਾ ਕੇ ਹੀ ਉੱਠੇਗਾ। ਘਾਹ ਦੀ ਕਿਸਮ- ਦੀ ਸਰ ਹੱਥਾਂ ਨੂੰ ਲਾਲ ਲੁਹਾਣ ਕਰ ਦਿੰਦੀ ਹੈ। ਸਰ ਦਾ ਖਿਤਾਬ- ਅੰਗਰੇਜ਼ਾਂ ਦੀ ਹਕੂਮਤ ਵਿੱਚ ਸਰ ਦੀ ਪਦਵੀ ਮਿਲਣੀ ਸ਼ੁਰੂ ਹੋਈ। ਸਰੋਵਰ- ਇਸ ਸਰ ਦਾ ਪਾਣੀ ਠੰਢਾ ਹੋਣ ਕਾਰਨ ਬੜਾ ਆਨੰਦ ਆਇਆ। ਸੰਗ- ਨਕਲ- ਹੁਣ ਸੰਗ ਲਗਾ ਕੇ ਹਸਾਉਣਾ ਮੁਸ਼ਕਿਲ ਹੈ। ਤਲਵਾਰ- ਸੰਗ ਨਾਲ ਸਬਜ਼ੀ ਤਾਂ ਕੱਟੀ ਜਾ ਸਕਦੀ ਹੈ, ਪਰ ਕਿਸੇ ਦਾ ਦਿਲ ਨਹੀਂ। ਭੇਸ਼- ਪਹਿਲਾਂ ਰਾਜੇ ਸੰਗ ਬਦਲ ਕੇ ਰਾਤ ਨੂੰ

ਹਸਪਤਾਲ ਜਾ ਕੇ ਉਸਦੀ ਸਾਰ ਲੈ ਲਉ, ਉਹ ਬਹੁਤ ਬਿਮਾਰ ਹੈ। ਫਲੂਹਾ- ਇਸ ਮਸ਼ੀਨ ਦੇ ਸਾਰ ਨੂੰ ਜ਼ੰਗ ਲੱਗੀ ਹੋਈ ਹੈ। ਕਦਰ- ਸਿਆਂਣੇ ਹੀ ਮਨੁੱਖ ਦੀ ਗੁਣਾਂ ਦੀ ਸਾਰ ਕਰਦੇ ਹਨ। ਵਕਤ ਟਪਾਉਣਾ- ਮੈਂ ਦੋ ਰੋਟੀਆਂ ਖਾ ਕੇ ਆਪਣਾ ਸਾਰ ਲਿਆ। ਉਸੇ ਸਮੇਂ ਉਹ ਮੈਨੂੰ ਵੇਖਦਿਆਂ ਸਾਰ ਛੁਪ ਗਿਆ। ਸਿੱਕਾ ਰੁਪਇਆ- ਪੰਜ ਰੁਪਏ ਦਾ ਸਿੱਕਾ ਵਜ਼ਨ ਵਿੱਚ ਭਾਰੀ ਹੈ। ਧਾਤ- ਉਸਨੇ ਸਿੱਕਾ ਗਰਮ ਕਰਕੇ ਉਸਦੇ ਕੰਨ ਵਿੱਚ ਪਾ ਦਿੱਤਾ। ਰੋਹਬ- ਉਸਨੇ ਆਪਣੇ ਗੁਣਾਂ ਕਾਰਨ ਸਮਾਜ ਵਿੱਚ ਸਿੱਕਾ ਜਮਾਇਆ ਹੈ। ਸੁਰਖਾ- ਕਾਲਾ ਸਿੱਕਾ ਪੀਸ ਕੇ ਅੱਖਾਂ ਵਿੱਚ ਪਾਇਆ ਜਾਂਦਾ ਹੈ। ਪੈੱਨ ਦਾ ਸਿੱਕਾ- ਤੇਰੇ ਪੈੱਨ ਦਾ ਸਿੱਕਾ ਵਧੀਆ ਨਹੀਂ। ਸਿੱਟਾ- ਨਤੀਜਾ- ਬੁਰੇ ਕੰਮਾਂ ਦਾ ਸਿੱਟਾ ਬੁਰਾ ਹੁੰਦਾ ਹੈ। ਨਿਚੋੜ - ਇਸ ਕਹਾਣੀ ਨੂੰ ਪੜ੍ਹ ਕੇ ਸਿੱਟਾ ਆਪਣੇ ਸ਼ਬਦਾਂ ਵਿੱਚ ਲਿਖੋ। ਸਿੱਧ- ਸਾਬਤ- ਇਹ ਸਿੱਧ ਕਰੋ ਕਿ ਤੁਸੀਂ ਜੋ ਕੁੱਝ ਕਹਿ ਰਹੇ ਹੋ ਉਹ ਸਹੀ ਹੈ। ਪੁੱਠੇ ਦਾ ਉਲਟ- ਕਮੀਜ਼ ਨੂੰ ਸਿੱਧਾ ਕਰਕੇ ਸੁੱਕਣੇ ਪਾਉ। ਪੂਰਾ- ਹਿਸਾਬ ਦੇ ਇਸ ਪ੍ਰਸ਼ਨ ਨੂੰ ਸਿੱਧਾ ਕਰੋ। ਸੂਰ- ਧੁਨੀ- ਸੁਰ ਨਾਲ ਗਾਉਣ ਵਾਲਿਆਂ ਦੀ ਹਮੇਸ਼ਾ ਕਦਰ ਹੁੰਦੀ ਹੈ। ਏਕਤਾ- ਦੋਹਾਂ ਭਰਾਵਾਂ ਦੀ ਸੁਰ ਮਿਲਦੀ ਹੈ।

ਵਿਦਿਆਰਥੀ ਜੀਵਨ ਵਿੱਚ ਪੜ੍ਹਾਈ ਦੇ ਨਾਲ ਨਾਲ ਸੱਭਿਆਚਾਰਕ ਅਤੇ ਖੇਡ ਸਰਗਰਮੀਆਂ ਦਾ ਆਪਣਾ ਬਹੁਤ ਮਹੱਤਵਪੂਰਨ ਸਥਾਨ ਹੈ। ਪੜ੍ਹਾਈ ਦੇ ਨਾਲ ਖੇਡਾਂ ਵਿਦਿਆਰਥੀ ਜੀਵਨ ਵਿੱਚ ਆਪਣਾ ਅਹਿਮ ਕਿਰਦਾਰ ਨਿਭਾਉਂਦੀਆਂ ਹਨ। ਖੇਡਾਂ ਵਿਦਿਆਰਥੀਆਂ ਅੰਦਰ ਨੈਤਿਕ ਗੁਣਾਂ, ਜਿਵੇਂ ਸਹਿਣਸ਼ੀਲਤਾ, ਅਨੁਸ਼ਾਸਨ, ਸਦਾਚਾਰ, ਜਿੱਤਣ ਦੀ ਤਾਂਘ,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 ਜਿਸ ਦਾ ਲਾਭ ਉਨ੍ਹਾਂ ਨੂੰ ਜ਼ਿੰਦਗੀ ਦੇ ਹਰ ਮੁਕਾਮ ਤੇ ਮਿਲਦਾ ਹੈ। ਅੱਜ ਜ਼ਿਆਦਾਤਰ ਨੌਜਵਾਨ ਗੈਂਗਵਾਰ ਤੇ ਨਸ਼ੇ ਆਦਿ ਕੁਰੀਤੀਆਂ ਚ ਫਸ ਕੇ ਆਪਣਾ ਬਹੁਮੁੱਲਾ ਜੀਵਨ ਵਿਅਰਥ ਗਵਾ ਰਹੇ ਹਨ।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 ਖਿਡਾਰੀਆਂ ਦੇ career ਲਈ ਨਵੇਂ ਮੌਕੇ ਮਿਲ ਰਹੇ ਹਨ। ਅੱਜ-ਕੱਲ੍ਹ ਖਿਡਾਰੀਆਂ ਨੂੰ ਬਹੁਕੌਮੀ ਕੰਪਨੀਆਂ ਵੱਲੋਂ sponsor ਖੇਡ league ਵਿਚ ਚੰਗੀ ਖੇਡ ਦਿਖਾਉਣ ਦੀ ਇਵਜ਼ ਵਜੋਂ ਚੰਗੀ ਰਾਸ਼ੀ ਦਿੱਤੀ ਜਾਂਦੀ ਹੈ,

ਉਤਸ਼ਾਹਿਤ ਕਰਨ ਲਈ ਕਈ program ਚਲਾਏ ਜਾ ਰਹੇ ਹਨ, ਜਿਵੇਂ ਖੇਲੋ ਇੰਡੀਆ ਆਦਿ। ਇਨ੍ਹਾਂ ਸਕੀਮ ਚ ਹੋਰ ਸੁਧਾਰ ਕਰ ਕੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਇਸ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਤਾਂ ਜੋ ਦੇਸ਼ ਚ ਖੇਡ ਸੱਭਿਆਚਾਰ ਸਿਰਜਿਆ ਜਾ ਸਕੇ। ਇਸ ਲਈ ਵਿਦਿਆਰਥੀ ਨੂੰ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਅਕਾਦਮਿਕ, ਸੱਭਿਆਚਾਰ ਤੇ ਖੇਡ ਸਰਗਰਮੀਆਂ ਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਵਿਦਿਆਰਥੀ ਜੀਵਨ ਵਿੱਚ ਪੜ੍ਹਾਈ ਦੇ ਨਾਲ ਨਾਲ ਸੱਭਿਆਚਾਰਕ ਅਤੇ ਖੇਡ ਸਰਗਰਮੀਆਂ ਦਾ ਆਪਣਾ ਬਹੁਤ ਮਹੱਤਵਪੂਰਨ ਸਥਾਨ ਹੈ। ਪੜ੍ਹਾਈ ਦੇ ਨਾਲ ਖੇਡਾਂ ਵਿਦਿਆਰਥੀ ਜੀਵਨ ਵਿੱਚ ਆਪਣਾ ਅਹਿਮ ਕਿਰਦਾਰ ਨਿਭਾਉਂਦੀਆਂ ਹਨ। ਖੇਡਾਂ ਵਿਦਿਆਰਥੀਆਂ ਅੰਦਰ ਨੈਤਿਕ ਗੁਣਾਂ, ਜਿਵੇਂ ਸਹਿਣਸ਼ੀਲਤਾ, ਅਨੁਸ਼ਾਸਨ, ਸਦਾਚਾਰ, ਜਿੱਤਣ ਦੀ ਤਾਂਘ,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

ਜਿਸ ਦਾ ਲਾਭ ਉਨ੍ਹਾਂ ਨੂੰ ਜ਼ਿੰਦਗੀ ਦੇ ਹਰ ਮੁਕਾਮ ਤੇ ਮਿਲਦਾ ਹੈ। ਅੱਜ ਜ਼ਿਆਦਾਤਰ ਨੌਜਵਾਨ ਗੈਂਗਵਾਰ ਤੇ ਨਸ਼ੇ ਆਦਿ ਕੁਰੀਤੀਆਂ ਚ ਫਸ ਕੇ ਆਪਣਾ ਬਹੁਮੁੱਲਾ ਜੀਵਨ ਵਿਅਰਥ ਗਵਾ ਰਹੇ ਹਨ।

ਖਿਡਾਰੀਆਂ ਦੇ career ਲਈ ਨਵੇਂ ਮੌਕੇ ਮਿਲ ਰਹੇ ਹਨ। ਅੱਜ-ਕੱਲ੍ਹ ਖਿਡਾਰੀਆਂ ਨੂੰ ਬਹੁਕੌਮੀ ਕੰਪਨੀਆਂ ਵੱਲੋਂ sponsor ਖੇਡ league ਵਿਚ ਚੰਗੀ ਖੇਡ ਦਿਖਾਉਣ ਦੀ ਇਵਜ਼ ਵਜੋਂ ਚੰਗੀ ਰਾਸ਼ੀ ਦਿੱਤੀ ਜਾਂਦੀ ਹੈ,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 ਉਤਸ਼ਾਹਿਤ ਕਰਨ ਲਈ ਕਈ program ਚਲਾਏ ਜਾ ਰਹੇ ਹਨ, ਜਿਵੇਂ ਖੇਲੋ ਇੰਡੀਆ ਆਦਿ। ਇਨ੍ਹਾਂ ਸਕੀਮ ਚ ਹੋਰ ਸੁਧਾਰ ਕਰ ਕੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਇਸ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਤਾਂ ਜੋ ਦੇਸ਼ ਚ ਖੇਡ ਸੱਭਿਆਚਾਰ ਸਿਰਜਿਆ ਜਾ ਸਕੇ। ਇਸ ਲਈ ਵਿਦਿਆਰਥੀ ਨੂੰ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਅਕਾਦਮਿਕ, ਸੱਭਿਆਚਾਰ ਤੇ ਖੇਡ ਸਰਗਰਮੀਆਂ ਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਵਿਦਿਆਰਥੀ ਜੀਵਨ ਵਿੱਚ ਪੜ੍ਹਾਈ ਦੇ ਨਾਲ ਨਾਲ ਸੱਭਿਆਚਾਰਕ ਅਤੇ ਖੇਡ ਸਰਗਰਮੀਆਂ ਦਾ ਆਪਣਾ ਬਹੁਤ ਮਹੱਤਵਪੂਰਨ ਸਥਾਨ ਹੈ। ਪੜ੍ਹਾਈ ਦੇ ਨਾਲ ਖੇਡਾਂ ਵਿਦਿਆਰਥੀ ਜੀਵਨ ਵਿੱਚ ਆਪਣਾ ਅਹਿਮ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 ਜਿਸ ਦਾ ਲਾਭ ਉਨ੍ਹਾਂ ਨੂੰ ਜ਼ਿੰਦਗੀ ਦੇ ਹਰ ਮੁਕਾਮ ਤੇ ਮਿਲਦਾ ਹੈ। ਅੱਜ ਜ਼ਿਆਦਾਤਰ ਨੌਜਵਾਨ ਗੈਂਗਵਾਰ ਤੇ ਨਸ਼ੇ ਆਦਿ ਕੁਰੀਤੀਆਂ ਚ ਫਸ ਕੇ ਆਪਣਾ ਬਹੁਮੁੱਲਾ ਜੀਵਨ ਵਿਅਰਥ ਗਵਾ ਰਹੇ ਹਨ।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 ਖਿਡਾਰੀਆਂ ਦੇ career ਲਈ ਨਵੇਂ ਮੌਕੇ ਮਿਲ ਰਹੇ ਹਨ। ਅੱਜ-ਕੱਲ੍ਹ ਖਿਡਾਰੀਆਂ ਨੂੰ ਬਹੁਕੌਮੀ ਕੰਪਨੀਆਂ ਵੱਲੋਂ sponsor ਖੇਡ league ਵਿਚ ਚੰਗੀ ਖੇਡ ਦਿਖਾਉਣ ਦੀ ਇਵਜ਼ ਵਜੋਂ ਚੰਗੀ ਰਾਸ਼ੀ ਦਿੱਤੀ ਜਾਂਦੀ ਹੈ,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 ਉਤਸ਼ਾਹਿਤ ਕਰਨ ਲਈ ਕਈ program ਚਲਾਏ ਜਾ ਰਹੇ ਹਨ, ਜਿਵੇਂ ਖੇਲੋ ਇੰਡੀਆ ਆਦਿ। ਇਨ੍ਹਾਂ ਸਕੀਮ ਚ ਹੋਰ ਸੁਧਾਰ ਕਰ ਕੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਇਸ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਤਾਂ ਜੋ ਦੇਸ਼ ਚ ਖੇਡ ਸੱਭਿਆਚਾਰ ਸਿਰਜਿਆ ਜਾ ਸਕੇ। ਇਸ ਲਈ ਵਿਦਿਆਰਥੀ ਨੂੰ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਅਕਾਦਮਿਕ, ਸੱਭਿਆਚਾਰ ਤੇ ਖੇਡ ਸਰਗਰਮੀਆਂ ਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਵਿਦਿਆਰਥੀ ਜੀਵਨ ਵਿੱਚ ਪੜ੍ਹਾਈ ਦੇ ਨਾਲ ਨਾਲ ਸੱਭਿਆਚਾਰਕ ਅਤੇ ਖੇਡ ਸਰਗਰਮੀਆਂ ਦਾ ਆਪਣਾ ਬਹੁਤ ਮਹੱਤਵਪੂਰਨ ਸਥਾਨ ਹੈ। ਪੜ੍ਹਾਈ ਦੇ ਨਾਲ ਖੇਡਾਂ ਵਿਦਿਆਰਥੀ ਜੀਵਨ ਵਿੱਚ ਆਪਣਾ ਅਹਿਮ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

ਜਿਸ ਦਾ ਲਾਭ ਉਨ੍ਹਾਂ ਨੂੰ ਜ਼ਿੰਦਗੀ ਦੇ ਹਰ ਮੁਕਾਮ ਤੇ ਮਿਲਦਾ ਹੈ। ਅੱਜ ਜ਼ਿਆਦਾਤਰ ਨੌਜਵਾਨ ਗੈਂਗਵਾਰ ਤੇ ਨਸ਼ੇ ਆਦਿ ਕੁਰੀਤੀਆਂ ਚ ਫਸ ਕੇ ਆਪਣਾ ਬਹੁਮੁੱਲਾ ਜੀਵਨ ਵਿਅਰਥ ਗਵਾ ਰਹੇ ਹਨ।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 ਖਿਡਾਰੀਆਂ ਦੇ career ਲਈ ਨਵੇਂ ਮੌਕੇ ਮਿਲ ਰਹੇ ਹਨ। ਅੱਜ-ਕੱਲ੍ਹ ਖਿਡਾਰੀਆਂ ਨੂੰ ਬਹੁਕੌਮੀ ਕੰਪਨੀਆਂ ਵੱਲੋਂ sponsor ਖੇਡ league ਵਿਚ ਚੰਗੀ ਖੇਡ ਦਿਖਾਉਣ ਦੀ ਇਵਜ਼ ਵਜੋਂ ਚੰਗੀ ਰਾਸ਼ੀ ਦਿੱਤੀ ਜਾਂਦੀ ਹੈ,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 ਉਤਸ਼ਾਹਿਤ ਕਰਨ ਲਈ ਕਈ program ਚਲਾਏ ਜਾ ਰਹੇ ਹਨ, ਜਿਵੇਂ ਖੇਲੋ ਇੰਡੀਆ ਆਦਿ। ਇਨ੍ਹਾਂ ਸਕੀਮ ਚ ਹੋਰ ਸੁਧਾਰ ਕਰ ਕੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਇਸ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਤਾਂ ਜੋ ਦੇਸ਼ ਚ ਖੇਡ ਸੱਭਿਆਚਾਰ ਸਿਰਜਿਆ ਜਾ ਸਕੇ। ਇਸ ਲਈ ਵਿਦਿਆਰਥੀ ਨੂੰ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਅਕਾਦਮਿਕ, ਸੱਭਿਆਚਾਰ ਤੇ ਖੇਡ ਸਰਗਰਮੀਆਂ ਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਵਿਦਿਆਰਥੀ ਜੀਵਨ ਵਿੱਚ ਪੜ੍ਹਾਈ ਦੇ ਨਾਲ ਨਾਲ ਸੱਭਿਆਚਾਰਕ ਅਤੇ ਖੇਡ ਸਰਗਰਮੀਆਂ ਦਾ ਆਪਣਾ ਬਹੁਤ ਮਹੱਤਵਪੂਰਨ ਸਥਾਨ ਹੈ। ਪੜ੍ਹਾਈ ਦੇ ਨਾਲ ਖੇਡਾਂ ਵਿਦਿਆਰਥੀ ਜੀਵਨ ਵਿੱਚ ਆਪਣਾ ਅਹਿਮ ਕਿਰਦਾਰ ਨਿਭਾਉਂਦੀਆਂ ਹਨ। ਖੇਡਾਂ ਵਿਦਿਆਰਥੀਆਂ ਅੰਦਰ ਨੈਤਿਕ ਗੁਣਾਂ, ਜਿਵੇਂ ਸਹਿਣਸ਼ੀਲਤਾ, ਅਨੁਸ਼ਾਸਨ, ਸਦਾਚਾਰ, ਜਿੱਤਣ ਦੀ ਤਾਂਘ,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

ਭਾਵਨਾ ਨਾਲ ਖੇਡੀਆਂ ਜਾਂਦੀਆਂ ਹਨ, ਜਿਸ ਨਾਲ ਹੈਲੋ

ਜੈ ਮਸੀ ਦੀ ਜੀ ਹੋਰ ਵਧੀਆ ਨੀਤੇ ਗੱਲਾਂ ਬਦਲ ਕੇ ਕਰੋ ਹੁਣ ਆਹੋ ਤੇ ਹੁਣ ਬਦਲ ਕੇ ਈ ਕਰਨੀਆਂ ਨੇ

ਬਟਾਲੇ ਚੱਲੀਏ ਕਿਸੇ ਦਿਨ ਕੱਪੜਾ ਲੀੜਾ ਲਿਆਈਏ

ਚਲੋ ਚੱਲ ਪੈਂਦੇ ਆਹ ਸੂਟ ਲਿਆਈਏ ਜੁੱਤੀਆਂ ਲਿਆਈਏ ਓਥੋਂ ਹਥੜੀ ਵਾਲੇ ਮੋੜ ਪੁਲ ਤੋਂ ਆਹੋ ਆਹੋ ਓਥੇ ਸਮਾਨ ਵੈਸੇ ਸਸਤਾ ਮਿਲ ਜਾਂਦਾ ਆਹੋ ਆਹੋ ਓਥੇ ਸਸਤਾ ਮਿਲ ਜਾਂਦਾ ਹੈਨਾ

ਕੋਈ ਸੂਟ ਵਧੀਆ ਜਿਹਾ ਲਿਆਵਾਂਗੇ, ਜੁੱਤੀ ਲਿਆਵਾਂਗੇ ਹੈਨਾ ਹੋਰ ਫੇਰ

ਹੇਦਰੋਂ ਚਾਲੂ ਕਰ ਹੁਣ

ਆਹੋ ਤਿਆਰੀ ਨੀ ਹੋਣ ਡਈ ਜੇ ਉਹਨਾਂ ਦੀ ਸਿੱਧੂ ਦੇ ਵੇ ਲਾਰੇ ਆਹ

ਠੀਕ ਐ ਫਿਰ ਤੇਰੇ ਮਾਮੇ ਹੁਣਾ ਕੋਲ ਚੱਲੀਏ ਕਿਹੇ ਦਿਨ ਮਾਮੇ ਹੁਣਾ ਦੇ ਪਿਆ ਅੱਜ ਤੇ ਕਹਿਣ ਡਏ ਸੀ meeting ਆ ਸਾਡੇ ਓਹ ਆ party ਤੇ, ਰੋਹਿਤ ਨੂੰ ਕਹਿਣ ਡਏ ਸੀ ਆ ਤੇ ਏਹ ਤੇ ਗਿਆ ਈ ਨੀ ਅਹ ਅੱਜ ਸਕੂਲੇ ਪਾਲਟੀ ਸੀ ਕੇ ਰਿਕੀ ਭਾਂਵੇ ਗਿਆ ਫਿਰ ਹਮ ਤੇ ਚੱਲ ਜਾਂਦੇ

ਖਾ ਖਾ ਪੀਕੇ ਫੇਰ ਆ ਜਾਣਾ ਸੀ ਓਥੇ ਕਿਹੜਾ ਬਾਰਾ ਵਜੇ ਕਹਿੰਦੇ ਸ਼ੁਰੂ ਹੋਨਾ ਨਾ ਹਮ ਗਿਆ ਈ ਨੀ ਏਹ ਹਾਂਜੀ ਵਧੀਆ ਨਿਆਣੇ ਸਹਡੇ ਮਰਜ਼ੀ ਦੇ ਮਾਲਕ ਆ ਆਹੋ ਮੈਂ ਤੇ ਆਖਿਆ ਵੀ ਚੱਲ ਮੈਨੂੰ ਵੀ ਲੇਜੀਓ ਕਹਿੰਦਾ ਨਹੀਂ ਤੇਨੂੰ ਨੀ ਖੜਨਾ ਮੈਂ ਤੇ ਰਿਕੀ ਨੇ ਜਾਣਾ ਮੁੜ ਕੇ ਰਿਕੀ ਪਤਾ ਨੀ ਚੱਲ ਗਿਆ ਕਿ ਨਹੀਂ ਏ ਤੇ ਫਿਰ ਗਿਆ ਨੀ

ਚੱਲ ਚੱਲ ਜਾਂਦੇ, ਓਥੇ ਹੈ ਵੀ ਦੋ ਸੀ ਇੱਕ ਅੱਜ ਸੀ ਇੱਕ ਖਰੇ ਦੋਵੇ ਸੀ ਹਮ ਕੀ ਕੀ ਪਤਾ ਪਾਰਟੀ ਮੈਂ ਕਿਹਾ ਪਤਾ ਨੀ ਅੱਜ ਦੋ ਸੀ, ਪਤਾ ਨੀ ਦੋਹਾਂ ਲਟੇਰ ਹੋਣਾ ਸੀ ਪਤਾ ਨੀ ਇੱਕ ਨੇ ਹੋਣਾ ਸੀ ਅੱਛਾ ਅੱਛਾ ਪਤਾ ਨੀ ਓਸਤਰਾਂ ਕਹਿਣ ਡਏ ਕਿ ਬਾਰਾਂ ਵਜੇ ਅਜਿਓ ਕਹਿੰਦਾ ਬਾਰਾਂ ਵਜੇ ਸ਼ੁਰੂ ਹੋਣੀ ਐ ਹਮ ਹਾਂਜੀ ਹੋਰ ਫੇਰ ਜਾਂਦੇ ਤੇ ਖਾ ਪੀ ਕੇ ਆ ਜਾਂਦੇ ਓਥੇ ਕੀ ਕਰਨਾ ਹੀ ਆਹੋ ਹੋਰ ਓਹਨਾ ਕੀ ਕਰਨਾ ਸੀ ਓਹ ਅੱਗੇ ਸਾਨੂੰ ਕਹਿ ਦਿੰਦੇ ਅੱਗੇ ਤੁਸੀਂ ਲਾਰੇ ਲਾਰਿਆ ਚ ਰੱਖਦੇ ਜੇ ਆਉਂਦੇ ਆਦੇ ਹੈ ਨੀ ਆ

ਮੈਂ ਕਿਹਾ ਕੋਈ ਨੀ ਆਵਾਂਗੇ ਜਰੂਰ ਲਾ ਲਾਹ ਈ ਆਉਣਾ ਫਿਰ ਉਲਾਮਾਂ ਕਿਸੇ ਦਿਨ

ਅੱਛਾ ਪਤਲੇ ਹੋਜੋ ਤੇ ਤੁਸੀਂ ਆਉਂਦੇ ਨੀ ਜੇ ਹੁਣ ਨਵੀਂ ਸੜਕ ਵੀ ਬਣਾਉਣੀ ਪੈਣੀ ਐ

ਹੈਨਾ ਆਹ ਹੋਰ ਫੇਰ

ਪਰੇ ਅਸੀਂ ਉਦਣ ਗਏ ਸਾ ਅਸੀਂ ਪਰੇ ਪਰਲੇ ਬੰਨੇ ਗਏ ਨੀ ਉਰਿਓ ਈ ਰਾਤ ਰਹਿ ਕੇ ਹੋਕੇ ਆ ਗਏ ਸਾਂ

ਸ਼ਿੰਦੇ ਹੁਣਾ ਕੋਲੋਂ ਅੱਛਾ ਅੱਛਾ ਹਮ ਤੇ ਫਿਰ ਘੜੀ ਸਬਜ਼ੀਆਂ ਤੇ ਕਹਿੰਦਾ ਥੋੜੀਆਂ ਲਾਈਆ ਮੈਂ ਕਹਿੰਦਾ ਅਗਲੀ ਵਾਰ ਲਵਾਂਗੇ ਫੇਰ ਪੈਲੀ ਕੋਈ ਲਾਇਆ ਕਰਾਂਗੇ ਵਾਵਾਂ ਓਹ ਕਹਿਣ ਡਿਆ ਸੀ ਲਾਲੋ, ਉਹ ਕਹਿੰਦਾ ਵੀ ਮੈਂ ਨਾ ਗੰਡੇ ਲਾਏ ਸੀ, ਗੰਡੇ ਲਾਏ ਸੀ ਕਹਿੰਦਾ ਤੇ ਮੈਂ ਪੁੱਟ ਕੇ ਵਿੱਚੋਂ ਲੈ ਆਉਣੇ ਕਹਿੰਦਾ ਵੀ ਖਿਚੀ, ਕਹਿੰਦਾ ਗੁਰਦਵਾਰੇ ਖੜਨੇ ਸੀ ਤੂੰ ਵੀ ਲੈਜਾ ਦੋ, ਤੇ ਮੈਂ ਵੀ ਤੇ ਓਥੇ ਚਾਹ ਡਾਉਂਦਿਆ ਤੂੰ ਤੇ ਨਾਲੈ ਪੁੱਟ ਕੇ ਖੜਲਾ

ਪਰ ਓਹ ਨੀ ਨਾ ਲੋਕ ਇਸਤਰਾਂ ਕਰਦੇ, ਓਹ ਲੋਕ ਪਹਿਲਾਂ ਗੁਰਦਵਾਰੇ ਚਾੜਦੇ ਐ ਹਮ ਹੈਨਾ ਹਮ ਤੇ ਉਹ ਫਿਰ ਓਹ ਓਹਨਾ ਨੂੰ ਕਹਿਣ ਡਏ ਸੀ ਲਾਲਾ ਕਹਿੰਦਾ ਮੈਨੀ ਲਾਉਣੀ ਭਰਾ ਤੂੰ ਤੇ ਕਰਨਾ ਵਾਂ